hello ਹਾਂਜੀ ਹਾਂਜੀ ਹੋਰ ਜੀ ਕੀ ਹਾਲ ਏ ਜੀ

ਹੋਰ ਆਜੋ ਤੁਹਾਨੂੰ ਮੇਲਾ ਦਿਖਾ ਲਿਆਈਏ festival ਚੱਲ ਰਹੇ ਏ

ਹੋਰ ਨਵਾਂ ਸਾਲ ਸ਼ੁਰੂ ਹੋ ਗਿਆ ਨਵੇਂ ਸਾਲ ਦੇ ਨਵੇਂ ਤਿਉਹਾਰ ਬਿਲਕੁਲ ਜੀ

ਹਰੇਕ ਮਹੀਨੇ ਚ ਦੇਖੋ ਆਪਣੇ ਪੰਜਾਬ ਚ ਕੀ ਏ ਹਰੇਕ ਮਹੀਨੇ ਕੋਈ ਨਾ ਕੋਈ ਤਿਉਹਾਰ ਹੈਗਾ ਹਾਂਜੀ ਹਾਂ ਆਪਣਾ

ਤਿਉਹਾਰਾ ਦਾ ਦੇਸ਼ ਏ ਇਹਦੇ ਵਿੱਚ ਕੀ ਏ ਹਰੇਕ ਜਗ੍ਹਾ

ਅਹ ਹਾਂ ਲੋਕ enjoy

ਜਨਵਰੀ ਦੇ ਮਹੀਨੇ ਚ ਦੇਖਲੋ ਸ਼ੁਰੂ ਹੋ ਜਾਂਦਾ ਕੰਮ ਹਾਂ ਜੀ ਜਨਵਰੀ ਚ ਆ ਜਾਂਦੀ ਏ ਆਪਣਾ ਲੋਹੜੀ ਜਨਵਰੀ ਚ ਲੋਹੜੀ ਆ ਜਾਂਦੀ ਏ ਲੋਹੜੀ ਮਾਘੀ ਹਮ ਦੇਖਲੋ ਪਹਿਲਾਂ ਲੋਹੜੀ ਦਾ ਤਿਉਹਾਰ ਕਿੰਨਾ ਕਿੰਨੇ ਲੋਕ ਮਨਾਉਂਦੇ ਆ

ਹਾਂ India level sir ਲੋਹੜੀ ਦਾ ਤਿਉਹਾਰ ਤਾਂ

ਹਮ ਐਂ ਪੂਰੇ ਜੋਸ਼ ਨਾਲ ਮੰਨਾਉਂਦੇ ਏ ਲੋਕ ਤਿਉਹਾਰ

ਬਹੁਤ ਜਿਆਦਾ ਹਾਂ ਜੀ ਹਾਂ ਭਰਦਾ

ਹੁੰਦਾ ਜਿਵੇਂ ਮਾਘੀ ਹੁੰਦੀ ਸੰਗਰਾਂਦ ਵਾਲੇ ਦਿਨ ਹਾਂਜੀ ਅਗਲੇ ਦਿਨ ਲੋਹੜੀ ਤੋ ਅਗਲੇ ਦਿਨ ਸੰਗਰਾਂਦ ਹੁੰਦੀ ਏ ਉਸ ਦਿਨ ਈ ਮਾਘੀ ਹੁੰਦੀ ਏ

ਜਦੋਂ ਹਰ ਇਹੀ ਜਿਹੀ ਆਪਾਂ ਨੂੰ ਦੇਸ਼ ਚ ਬੈਠੇ ਅਨ ਜਿੱਥੇ ਹਰੇਕ ਮਹੀਨੇ ਠੀਕ ਏ ਕੀਤੇ ਨਾ ਕੀਤੇ ਕੋਈ ਨਾ ਕੋਈ ਜਗ੍ਹਾ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਤਿਉਹਾਰ ਉਹ ਹਰੇਕ ਦਾ ਉਹ ਏ ਨਾ ਜੀ ਆਪਣਾ ਸੀਗਾ ਹਰੇਕ ਦਾ ਆਪਣਾ ਮਹੱਤਵ ਏ ਕਿਸੇ ਨਾ ਕਿਸੇ

ਕਥਾ ਨਾਲ ਕਿਸੇ ਨਾ ਕਿਸੇ ਘਟਣਾ ਨਾਲ ਜੁੜੇ ਹੁੰਦੇ ਆ ਜੀ

ਇਹਦੇ ਵਿੱਚ ਇਸ ਤਰ੍ਹਾਂ ਨਾ ਆਪਣੇ ਇੱਧਰ ਹਿੰਦੁਸਤਾਨ ਵਿੱਚ ਵੀ ਇਹ ਏ ਵੀ ਧਰਮ ਬਹੁਤ ਨੇ

ਗੱਲ ਏ ਕੋਈ ਮੰਨ ਲੋ ਇੱਧਰ ਵੀ ਹੈਗੇ ਤੇ south ਵਾਲੇ ਪਾਸੇ ਚੱਲ ਪਿਆ ਤਿਉਹਾਰ ਪੰਜਾਬ ਵਾਲੇ ਪਾਸੇ ਤੁਰਗੇ ਤੇ ਕੀਤੇ

ਹਰ ਜਗ੍ਹਾ

ਲੋਹੜੀ ਏ ਜਿਵੇਂ ਪੰਜਾਬ ਚ ਜੰਮੂ ਚ ਹਿਮਾਚਲ ਪ੍ਰਦੇਸ਼ ਚ

ਅੱਛਾ ਜੀ ਹਾਂ ਰਾਜਸਥਾਨ ਚ ਬਹੁਤ ਮਨਾਂਉਂਦੇ ਏ ਥੋੜਾ ਜਾ ਕੀ ਏ ਨਾਮ ਥੋੜਾ ਜਾ ਅਲੱਗ ਰੱਖ ਲੈਨੇ ਆ

ਉਹਦਾ ਨਾਮ ਈ ਅਲੱਗ ਹੁੰਦਾ ਪਰ ਤਿਉਹਾਰ ਉਹੀ ਹੁੰਦਾ ਪਰ ਕੀ ਏ ਇਹੀ ਹਿਸਾਬ ਨਾਲ ਉਹਦਾ ਸਿਰਫ ਨਾਮ change ਹੋ ਜਾਂਦਾ

ਹਾਂ ਨਾਮ ਪੁੱਛ ਕੇ ਦੇਖ ਲੋ ਅਗਲੇ ਕਹੋਗੇ ਤੁਹਾਡਾ ਅੱਗੇ ਉਸ ਤੋਂ ਬਾਅਦ ਆਹ ਬਸੰਤ ਪੰਚਮੀ ਆ ਜਾਂਦੀ ਏ ਦੇਖਲੋ ਬਸੰਤ ਕਿੰਨਾ ਮਨਾਉਂਦੇ ਏ

ਦਿੱਲੀ ਵਾਲੇ ਥੱਲੇ ਤਾਂ south ਵਾਲੇ ਪਾਸੇ ਤਾਂ ਪਾਲਾ ਪਾਲਾ ਹੁੰਦਾ ਹੀ ਨੀ ਏ

ਹਾਂ ਉੱਧਰ ਤਾਂ ਹੈ ਨੀ ਉੱਧਰ

ਹਮ ਆਪਣੇ ਇੱਧਰ ਈ ਜਿਆਦਾ ਮਨਾਇਆ ਜਾਂਦਾ ਜੀ

ਹਾਂ ਪੰਜਾਬ ਹਰਿਆਣੇ ਚ ਬਹੁਤ ਜਿਆਦਾ

ਠੀਕ ਏ ਜੀ ਬਸੰਤ ਪੰਚਮੀ ਮਨਾਉਂਦੇ ਏ ਪਤੰਗ ਉਡਾਉਂਦੇ ਏ ਠੀਕ ਏ ਜੀ

ਇੱਧਰ ਤਾਂ ਆਪਣੇ ਉਸ ਦਿਨ ਬਸੰਤ ਪੰਚਮੀ ਨੂੰ ਭਗਤ ਨਾਮ ਦੇਵ ਦਾ ਜਨਮ ਦਿਨ ਹੁੰਦਾ

ਨਾਮ ਦੇਵ ਹਾਂਜੀ ਉਹਨਾ ਦਾ ਫ਼ਿਰ ਮਨਾਂਉਂਦੇ ਆ ਬੜਾ ਤਗੜਾ ਮਨਾਉਂਦੇ ਏ

ਖਾਸ ਕਰ ਆਪਣੇ ਸ਼ਹਿਰ ਚ ਮਨਾਇਆ ਜਾਂਦਾ ਬਸੀ ਪਠਾਣਾ ਚ

ਬਹੁਤ ਬੜਾ ਮੇਲਾ ਲੱਗਦਾ ਪਹਿਲਾਂ ਤਾਂ ਚਲੋ ਘੱਟ ਸੀਗਾ ਹੁਣ ਜਿਵੇਂ ਜਿਵੇਂ ਲੋਕਾ ਨੂੰ ਪਤਾ ਲੱਗਦਾ

ਦੇਖ ਲੋ ਭਗਤ ਨਾਮ ਦੇਵ ਦਾ ਸਿਰਫ ਇੱਕ ਬਸੀ ਪਠਾਣੇ ਇੱਕ ਜਗ੍ਹਾ ਹੋਰ ਮੰਦਰ ਏ ਕਹਿੰਦੇ ਪੂਰੇ India ਚ ਨਾ ਦੋ ਮੰਦਰ ਨੇ ਨਾਮ ਦੇਵ ਦੇ

ਹਾਂਜੀ ਇੱਕ ਉਰੇ ਏ ਇੱਕ ਦੂਸਰਾ ਮੇਰੇ ਯਾਦ ਨੀ ਪਤਾ ਨੀ ਉਰੇ ਦਿੱਲੀ ਏ ਪਤਾ ਨੀ ਇੱਧਰ ਰਾਜਸਥਾਨ ਏ ਤੇ ਦੋ ਮੰਦਰ ਆ ਸਿਰਫ

ਦੇਖਲੋ ਹਰੇਕ ਦੇ ਮਨ ਚ ਚੱਲੀ ਜਾਂਦਾ ਹਨਾ ਆਪਣੇ ਤਿਉਹਾਰ ਆ ਗਏ ਅੱਗੇ ਮਾਰਚ ਵਿੱਚ ਫ਼ਿਰ ਉਸ ਤੋਂ ਬਾਅਦ ਦੇਖੋ ਬਸੰਤ ਆ ਜਾਂਦੀ ਏ

ਹੋਲੀ ਆ ਜਾਂਦੀ ਏ ਬਸੰਤ ਤੋਂ ਬਾਅਦ ਸ਼ਿਵਰਾਤਰੀ ਹਾਂ ਸ਼ਿਵਰਾਤਰੀ ਆ ਜਾਂਦੀ ਏ

ਦੇਖ ਲੋ ਕਿੰਨਾ ਸ਼ਿਵਰਾਤਰੀ ਦਾ ਪੂਰੇ India level ਤੇ India ਦੇ ਬਾਹਰ

ਸ਼ਿਵਰਾਤਰੀ ਨੂੰ ਸ਼ਿਵਜੀ ਦਾ ਵਿਆਹ ਹੁੰਦਾ ਨਾਲੇ ਉਹ

ਫ਼ਿਰ ਪ੍ਰਸ਼ਾਦ

ਹਾਂਜੀ ਹਾਂ ਹਰੇਕ ਮੰਦਰ ਅਹ ਦੇਖੋ ਸ਼ਿਵ ਜੀ ਦਾ ਮੰਦਰ ਤੁਹਾਨੂੰ ਹਰੇਕ ਪਿੰਡ ਹਰੇਕ ਸ਼ਹਿਰ ਚ ਮਿਲੁਗਾ

ਠੀਕ ਏ ਨਾ ਹਾਂ ਠੀਕ ਏ ਨਾ ਸ਼ਿਵ ਜੀ ਦਾ ਮੰਦਰ ਹਰੇਕ ਪਿੰਡ ਹਰੇਕ ਸ਼ਹਿਰ ਚ ਮਿਲੁਗਾ ਤੁਹਾਨੂੰ

ਠੀਕ ਏ ਤੇ ਇਹ ਜਿਹੜਾ ਸ਼ਿਵ ਜੀ ਦਾ ਤਿਉਹਾਰ ਏ ਸ਼ਿਵਰਾਤਰੀ ਇਹ ਤਕਰੀਬਨ ਲਾ ਲੋ ਵੀ ਹਰੇਕ ਧਰਮ ਦੇ ਮਨਾਉਣੇ ਏ ਉਹ

ਹਰੇਕ ਕਿਸੇ ਹਾਂ ਹਰੇਕ ਕੋਮ ਦੇ ਲੋਕ ਮਨਾਉਂਦੇ ਆ

ਹਿਮਾਚਲ ਚ ਬਹੁਤ ਮਨਾਉਂਦੇ ਨੇ ਜੀ ਆਪਣਾ ਬਹੁਤ ਜਿਆਦਾ